ਹਾਂਜੀ ਹਾਂਜੀ ਹਾਂ ਇਹ ਕੁੱਝ ਨੀ ਕਿਹ ਸਕਦੇ

ਸਤਿ ਸ਼੍ਰੀ ਕੀ ਕਰਦੇ ਪਏ ਹੋ ਬਸ free ਬੈਠੀ ਹਾਂ ਕਰਨਾ ਕੀ ਹੈ ਯਾਰ ਅੱਛਾ ਯਾਰ ਕੀ ਕਰੀਏ ਮੇਰਾ ਖੁਦ ਸਵੇਰ ਦਾ ਖਰਾਬ ਹੋਇਆ ਪਿਆ ਕੀ ਗੱਲ ਹੋਗੀ ਯਾ ਤੁਹਾਨੂੰ ਪਤਾ ਹੀ ਹੈ ਤੁਹਾਡੇ ਵੀਰ ਜੀ ਹਾਂ

ਤੰਗ ਹੀ ਕਰਨਾ phone ਦੇਖਲੋ phone ਤੇ ਲੱਗੀ ਰਹਿੰਦੀ ਹਾਂ ਰੋਟੀਆਂ ਬਣਾ ਕੇ ਵੀ ਦੇਦੋ ਚਾਵਾਂ ਬਣਾ ਕੇ ਦੇਦੋ ਕੰਮ ਕਰਲੋ ਸਾਰਾ ਕੁਛ ਦੋ ਮਿੰਟ ਲੇਟ ਜੋ ਕੋਈ ਗੱਲ ਨੀ TV ਦੇਖਲੋ ਕੋਈ ਗੱਲ ਨੀ phone ਫੜਨ ਦੀ ਦੇਰ ਹੈ ਕਲੇਸ਼ ਪੈ ਜਾਂਦਾ ਉਹ ਤਾਹੀਂ ਤੇ ਥੋਨੂੰ house wife ਬਣਾ ਕੇ ਲੈਆਏ ਆ ਬਾਹਰ ਨਿਕਲੋਗੇ ਤਾਂ ਸੋ ਸਿਆਪੇ ਪਾਓਗੇ ਤੁਸੀਂ

ਅਮ ਤੇ ਜਦੋਂ ਕੁੜੀ ਦਾ ਰਿਸ਼ਤਾ ਲੱਭ ਦੇ ਕੇ ਅਸੀਂ ਰਿਸ਼ਤਾ ਲੱਭ ਰਹੇ ਸਨ ਕੁੜੀ ਚਾਹੀਦੀ ਹੈ ਵੀ ਪੜ੍ਹੀ ਲਿਖੀ ਨੋਕਰੀ ਕਰਦੀ ਹੋਈ ਕਵਾਰੇ ਨੋਕਰੀ ਕਰਲੇ ਠੀਕ ਆ ਵਿਆਹ ਤੋਂ ਬਾਅਦ ਆ ਕੇ ਨੋਕਰੀ ਕਰਨ ਵਿੱਚ ਕੀ ਹੁੰਦਾ ਵੀ ਤੁਸੀਂ ਆਹ ਦੇਖੋ ਨਾ ਜਦੋਂ ਉਹਨਾ ਨੂੰ girl friend ਚਾਹੀਦੀ ਹੈ jean ਵਾਲੀ ਚਾਹੀਦੀ ਹੈ ਜਨਾਨੀ ਚਾਹੀਦੀ ਹੈ ਉਹ ਸੂਟ ਵਾਲੀ ਚਾਹੀਦੀ ਹੈ ਫਰਕ ਦੇਖੋ ਨਾ ਨਹੀਂ ਜਦੋਂ ਜਨਾਨੀ ਬਣਨ ਤੋਂ ਪਹਿਲੇ ਜਦੋਂ ਤੁਹਾਡੇ fiancee ਸੀ ਤਾਂ ਉਹ jeans ਵਾਲੀ ਵੀ ਹੋਵੇ ਉਹ ਪੜ੍ਹੀ ਲਿਖੀ ਵੀ post graduate ਵੀ ਹੋਵੇ ਨੋਕਰੀ ਵੀ ਕਰਦੀ ਹੋਵੇ

ਅੱਗੇ ਵੇਸੇ ਜੇ ਦੇਖਿਆ ਜਾਵੇ ਨਾ ਢਲਦੇ ਆਦਮੀ ਵੀ ਨੀ ਇੰਨਾ ਇੰਨਾ husband wife ਆਪਸ ਵਿੱਚ ਇੰਨਾ ਖਿਚਾ ਤਨੀ ਨੀ ਕਰਦੇ ਜਿੰਨਾ ਵਿੱਚ ਆ ਕੇ ਤੀਸਰਾ ਬੰਦਾ ਖਿਚਾ ਤਾਣੀ ਕਰ ਦਿੰਦਾ ਉਹ ਤਾਂ ਫ਼ੇਰ ਸਵਾਦ ਲੈਂਦੇ ਨੇ ਅਗਲੇ ਉਹਨਾ ਨੂੰ ਤਾਂ ਫਰਕ ਹੀ ਨੀ ਪੈਂਦਾ ਇੰਨੀ ਲੜਾਈ ਹੋਵੇ ਵੀ ਨਾ husband wife ਚ

ਤਾਹੀਂ ਉਹਨਾ ਦੀ felling ਵੀ ਆ ਜਾਂਦੀ ਹੈ ਚਲੋ ਬੰਦਾ ਇੱਕ time ਹੋ ਜਾਂਦਾ ਕੀ ਲੜਾਈ ਹੋਗੀ ਹੈ ਉਹਨਾ ਦੀ ਇੱਕ time ਤੇ ਆਕੇ ਦੋਨੋ solve ਵੀ ਕਰ ਲੈਂਦੇ ਨੇ ਉਸ ਚੀਜ਼ ਦਾ

ਤੀਜਾ ਬੰਦਾ ਹੋਇਗਾ ਉਹ ਹੋਣ ਨੀ ਦਵੇਗਾ ਇੱਕ ਉਹਨੂੰ ਕਹੇਗਾ ਇੱਕ ਉਹਨੂੰ ਕਹੇਗਾ ਉਹ ਵੀ ਵਿੱਚ ਚੰਗੀ ਤਰ੍ਹਾਂ ਸਵਾਦ ਲੈਂਦਾ ਵੀ ਇਹਨਾ ਦੇ ਲੜਾਈ ਹੋਵੇ ਤੇ ਮੈਨੂੰ ਇਹਨਾ ਦੇ ਘਰ ਦਾ ਪਤਾ ਲੱਗੇ ਕੀ ਮੈਂ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਹਾਂ ਚਾਹੇ ਘਰ ਵਿੱਚ ਪੂਰਾ ਕਲੇਸ਼ ਪਾਈ ਜਾਵੇ ਘਰ ਵੱਖਰਾ ਹੋਜੇ ਲੇਕਿਨ ਉਹਨੇ ਤੇ ਬਸ ਆਪਣੀ ਨਾ ਕਾਨਾਫੂਸੀ ਕਰਕੇ ਜਾਣੀ ਹੀ ਜਾਣੀ ਹੈ ਜਾਣੀ ਹੈ ਯਾਰ ਹੁਣ ਮੇਰੇ ਘਰ ਚ ਇਹੀ ਗੱਲ ਹੋਈ ਹੈ ਹੁਣ ਮੇਰੀ ਨਨਾਣ ਹੈ ਉਹਨੂੰ ਜਿਹੜਾ ਸੀਗਾ ਕੀ ਚਲ ਕੋਈ ਦਿੱਕਤ ਨੀ ਉਹਦੇ husband ਨੇ ਨਾ ਕੰਮ ਛੱਡਤਾ ਸੀਗਾ

ਤਾਂ ਉਹਨੇ ਕੀ ਕੀਤਾ ਕਦੇ ਮੇਰੇ ਤੋਂ ਮੰਗ ਕਦੀ ਇਹਨਾ ਤੋਂ ਮੰਗ

ਜੀ ਉਹੀ ਗੱਲ ਹਾਂ ਤੀਜੀ ਵਾਰੀ ਉਹਨੇ ਗੱਲ ਕੀ ਕੀਤੀ ਹੈ ਮੈਨੁੰ ਨੀ ਪਤਾ ਇਹਨਾ ਤੋਂ phone ਤੇ phone ਬਾਹਰ ਹੀ ਬਾਹਰ

ਤੇ ਮੈਨੂੰ ਨਾ ਹੁਣ ਤਿੰਨ ਚਾਰ ਦਿਨ ਹੋਗੇ ਪਤਾ ਲੱਗਿਆ ਸਿਰ ਫਟਿਆ ਪਿਆ ਵੀ ਹਾਂ ਇਹ ਕੀ ਗੱਲ ਹੈ ਵੀ ਅਸੀਂ ਦੋਵੇਂ ਅੱਲਗ ਹਾਂ ਵੀ ਜਿਹੜਾ ਤੂੰ ਅਲੱਗ ਅਲੱਗ ਪੈਸੇ ਮੰਗ ਰਹੀ ਹੈ ਅਤੇ ਕਿਉਂ ਘਰ ਵਾਲੇ ਨੇ ਕੰਮ ਛੱਡ ਦਿੱਤਾ ਕੰਮ ਛੱਡਤਾ ਤਾਂ ਉਹਨੇ ਕੰਮ ਛੱਡਿਆ ਹੋਇਆ ਉਹਨੇ

ਨੋਕਰੀ ਕਰਦਾ ਸੀਗਾ ਕਿਸੇ ਦੇਵ ਕੋਲ ਨਾ ਕੰਮ ਲੱਗਿਆ ਹੋਇਆ ਸੀ

ਚਾਹੇ ਚੱਲ ਚੱਲ ਹੀ ਰਿਹਾ ਆਪਣਾ ਤਾਂ ਹੁਣ ਆਰਾਮ ਨਾਲ ਘਰ ਬੈਠਾ ਕਦੇ ਮੇਰੇ ਤੋਂ ਲੈ ਤਿੰਨ ਹਜ਼ਾਰ ਰੁਪੇ ਕਦੇ ਤੇਰੇ ਤੋਂ ਲੈ ਪੰਜ ਹਜ਼ਾਰ ਰੁਪੇ ਆਪਣੀ ਉਹ ਉਹਦਾ ਘਰ ਚਲਦਾ ਪਿਆ ਦਸ ਹਜ਼ਾਰ ਤਾਂ ਕਮਾਉਂਦਾ ਹੀ ਸੀ ਦਸ ਬਾਰਾਂ ਹਜ਼ਾਰ

ਤੇ ਉਹ ਖਰਚਾ ਤੁਹਾਡੇ ਘਰੋਂ ਚਲਾ ਰਿਹਾ ਹਾਂ ਕਦੇ ਮੈਂ ਇਹਨਾ ਤੋਂ ਪਿੱਛੇ ਹਨੇ ਕਿਸ਼੍ਤ ਭਰਨੀ ਸੀ ਆਪਣੀ ਕਹਿੰਦੀ ਮੈਂ ਅਮ ਬਾਹਰ ਸੀ ਅਮ ਭਰਜਾਈ ਕਹਿੰਦੀ ਦੋ ਹਜ਼ਾਰ ਪਾ ਦੋਗੇ ਮੈਂ ਵੀ ਬਾਹਰ ਸੀਗੀ ਮੈਂ ਕਿਹਾ ਚਲ ਕੋਈ ਨੀ ਸੋ ਜਰੂਰਤ ਪੈ ਜਾਂਦੀ ਮੈਂ ਕਿਹਾ ਚਲ ਕੋਈ ਗੱਲ ਨੀ ਫ਼ੇਰ ਮੈਂ ਦੀ ਹਜ਼ਾਰ ਵੀ ਪਾ ਤੇ ਉਸ ਤੋਂ ਬਾਅਦ ਫ਼ਰ ਇੱਕ ਦਿਨ phone ਆਇਆ ਕਹਿੰਦੀ ਭਰਜਾਈ ਮੈਂ ਕਿਹਾ ਵੀ ਮੇਰੇ ਕੋਲ ਨਹੀਂ ਹੈਗੇ ਮੈਂ ਕਿਹਾ ਤੇਰੇ ਭਰਾ ਤੋਂ ਲੈਕੇ ਦੂਂਗੀ

ਚੱਲ ਹੀ ਰਹੇ ਚੱਲ ਹੀ ਰਹੇ ਨੇ ਉਹਨੇ ਉਹਨੂੰ ਹੁਣ ਇਹ ਸ਼ਰਮ ਆਈ ਹੋਈ ਮੈਂ ਵਾਰ ਵਾਰ ਮੰਗਾ ਦੀ ਤਾਂ ਇਹ ਬੋਲਣ ਨਾ ਲੱਗ ਜੇ

hello

hello ਮੈਂ ਕਿਹਾ ਵਾਪਿਸ ਨੀ ਕਰ ਰਹੀ ਹੈਗੀ ਤਾਹੀਂ ਤਾਂ ਅਗਲੀ ਤੇ ਗੁਸਾ ਆਇਆ ਹੋਇਆ ਮੈਨੂੰ ਵੀ

ਹਾਂ ਤੇ ਤਸੀਂ ਪੁੱਛਿਆ ਨੀ ਆਪਣੇ ਘਰਵਾਲੇ ਨੂੰ ਮੇਰੇ ਤੋਂ ਪੈਸੇ ਲੈ ਚੁੱਕੀ ਹੈ ਉਹ ਇਹਨਾ ਨੂੰ ਪਤਾ ਮੈਂ ਇੱਕ ਇੱਕ ਪਿਸ ਇਹਨਾ ਦੇ ਸਾਹਮਣੇ ਦਿੱਤਾ ਪਿੱਛੇ ਅਸੀਂ ਗਏ ਸੀਗੇ ਉਹਦੇ ਚਾਰ ਹਜ਼ਾਰ ਰੁਪੇ ਉਹਦੇ ਹੱਥ ਤੇ ਚੋਟ ਲੱਗੀ ਸੀਗੀ ਚਾਰ ਹਜ਼ਾਰ ਰੁਪੇ ਤਦ ਦੇ ਕੇ ਆਏ ਸੀਗੇ ਤਦ ਵੀ ਉਹਨੇ ਕੀਤਾ ਹੈਗਾ ਉਹੀ ਗੱਲ ਹੈ ਨਾ ਦੂਜਾ ਬੰਦਾ ਫਾਇਦਾ ਚੁੱਕ ਰਿਹਾ ਇਸ ਗੱਲ ਦਾ

ਹਾਂ ਵੀ ਉਹਨੂੰ ਹੁਣ ਮੇਰੇ ਤੋਂ ਕਿਉ ਣ ਪਿੱਛੇ ਹਟੀ ਹੈਗੀ ਉਹਨੂੰ ਪਤਾ ਲੱਗ ਗਿਆ ਕੀ ਇਹ ਕਿੰਨੀ ਵਾਰ ਦੇ ਚੁੱਕੇ ਆ ਵੀ ਹੁਣ ਇਹ ਪਿੱਛੇ ਹਟ ਰਹੀ ਹੈ ਹੁਣ ਇਹਨਾ ਨੂੰ ਨਿੱਕੇ ਮੋਟੇ ਇਹ ਦੁਕਾਨ ਤੇ ਹੋਣਗੇ ਤਦ phone ਕਰਦੀ ਹੈ ਜਿਸ time ਘਰ ਆਉਣ ਦਾ time ਹੁੰਦਾ ਨਾ ਯਾ ਖਾਣਾ ਖਾਨ ਦਾ time ਹੁੰਦਾ ਉਸ time phone ਨਹੀ ਕਰਦੀ

ਇਹ ਕਿੱਥੇ ਕਹਿੰਦੇ ਨੇ ਇਹ ਤਾਂ ਫ਼ੇਰ ਆਪਣਾ ਬੋਲਦੇ ਨੀ ਹੀ ਹੈਗੇ ਇੰਨਾ ਜਿਆਦਾ ਇਹ ਕਹਿੰਦੇ ਹੀ ਨਹੀਂ ਆ ਮੈਂ ਗੱਲ ਇਹ ਆਉਂਦੀ ਆ ਵੀ ਚੱਲ ਉਹਨੂੰ ਭੇਣ ਨੂ ਜਰੂਰਤ ਹੈ ਕੋਈ ਦਿੱਕਤ ਨੀ ਹੈਗੀ or ਇਹ ਗੱਲ ਹੈ ਆ ਤੁਸੀਂ ਉਹਦੇ ਹੱਥ ਕੱਟ ਰਹੇ ਹੋ ਬਾਰ ਬਾਰ ਦੇ ਉਹਨੂੰ ਮੋਹਤਾਜ ਬਣਾ ਰਹੇ ਹੋ ਇਹ ਤਾਂ ਬੇਫ੍ਕੁਫੀ ਵਾਲਾ ਕੰਮ ਕਰ ਰਹੇ ਹੋ

ਬੰਦੇ ਨੂੰ ਜਰੂਰਤ ਹੈਗੀ ਆ ਕੋਈ ਦਿੱਕਤ ਨੀ ਹੈਗੀ ਆਪਾਂ ਕੁਝ ਵੀ ਕਹਿਨੇ ਹਾਂ ਵੀ ਹਾਂ ਕਿਸੇ time ਜਰੂਰਤ ਪੇਜੇ ਬੰਦੇ ਨੂੰ ਦੇਣੇ ਦੇਣੇ ਵੀ ਚਾਹੀਦੇ ਨੇ ਨਹੀਂ ਉਹ ਤੇ ਠੀਕ ਹੈ ਏਵੇਂ ਥੋੜੀ ਭਰਾ ਦੇ ਪਿੱਛੇ ਹੀ ਪੇਜੇ ਅੱਗੇ ਛੋਟੇ ਕੋਲੋਂ ਵੀ ਮੰਗਦੀ ਹੋਣੀ ਫ਼ੇਰ ਏ ਯਾਰ ਉਹਨੇ ਹੁਣ ਤੁਹਾਨੂੰ ਪਤਾ ਹੀ ਹੈ ਸਾਡੇ ਘਰ ਚ ਜਦੋਂ ਬਟਵਾਰਾ ਹੋਇਆ ਹੋਵੇਗਾ

ਉਹਨੇ generator ਵੇਚਿਆ ਹੈਗਾ ਤੀਹ ਤੇਤੀ ਹਜ਼ਾਰ ਆ ਜਿਸ ਦਿਨ ਉਸਦੇ ਚੋਟ ਲੱਗੀ ਨਾ ਹੱਥ ਤੇ ਹਜ਼ਾਰ ਰੁਪੇ ਜ਼ੇਬ ਚ ਪਾ ਕੇ ਗਿਆ ਹੋਇਆ ਸੀ ਤੇ ਸਿਰਫ ਉਹਨੂੰ ਦੋ ਹਜ਼ਾਰ ਰੁਪੇ ਦੇਕੇ ਆਇਆ ਅੱਛਾ ਭੇਣ ਨੂੰ ਬਾਕੀ ਸਾਰੇ ਜ਼ੇਬ ਹਾਂ ਸਿਰਫ ਦੋ ਹਜ਼ਾਰ ਦੇ ਉਹਨੇ ਸਾਫ਼ ਹੱਥ ਖੜੇ ਕਿਤੇ ਹੋਏ ਨੇ ਮੇਰੀ ਇਹਦੀ ਕਿਸ਼੍ਤ ਜਾਂਦੀ ਹੈ ਮੇਰੀ ਇਹਦੀ ਕਿਸ਼੍ਤ ਜਾਂਦੀ ਹੈ ਨਹੀਂ ਯਾਰ ਕਿੱਥੇ ਤੱਕ ਬੰਦਾ ਦਵੇ ਕਿੱਥੇ ਤੱਕ ਨਾ ਦਵੇ ਹੱਦ ਹੋ ਜਾਂਦੀ ਆ ਬਿਲਕੁਲ ਤੁਸੀਂ ਇੱਕ ਬੰਦੇ ਦੇ ਪਿੱਛੇ ਪਾਏ ਹੋਏ ਓ ਉਹਨੇ ਠੀਕ ਕਰਤਾ ਨਾ ਉਹਨੇ ਤਾਂ ਉਹਦੇ ਹੱਥ ਵਿੱਚ ਪਿੱਛੇ ਕਰਲੇ ਉਹਨੂੰ ਪਤਾ ਹੈ ਅਗਰ ਇੱਕ ਵਾਰੀ ਦਵਾਂਗਾ ਦੋ ਵਾਰੀ ਦਵਾਂਗਾ ਫ਼ੇਰ ਮੰਗਦੀ ਰਹੂਗੀ ਜੇ ਉਹਦੇ ਆਦਮੀ ਨੇ ਫ਼ੇਰ ਉਹ ਉਹ ਫ਼ੇਰ ਤੁਹਾਡੇ ਕੋਲ ਤਾਂ ਹੱਥ ਵੱਡਦੀ ਪਈ ਹੈ or ਕੰਮ ਨੀ ਕਰਨਾ ਘਰ ਵਾਲੇ ਨੇ ਤੁਸੀਂ ਵੀ ਕਿਸੇ ਤਰੀਕੇ ਨਾਲ ਕਿਹ ਦੋ ਮੇਰੀ ਸਕੂਲ ਦੀ fees ਜਾ ਰਹੀ ਹੈ ਤੇ ਮੇਰੀ ਇੱਧਰੋ

ਨਹੀਂ ਮੈਂ ਹੁਣ ਬੋਲਿਆ ਹੈਗਾ ਹੁਣ ਮੇਰੇ ਤੋਂ ਮੰਗ ਹੀ ਨਹੀਂ ਰਹੀ ਇਹਨਾ ਨੂੰ ਮੈਂ ਕਿਹਤਾ ਮੈਂ ਕਿਹਾ ਮੀਆਂ ਕਿਹਾ ਹੁਣ ਤੁਸੀਂ ਪੈਸੇ ਨੀ ਦਵੋਗੇ ਉਹਨੂੰ ਜੋ ਮਰਜ਼ੀ ਕਰਲੋ ਹਾਂ ਕੋਈ ਕੰਮ ਵੀ ਨੀ ਕਰਦੀ ਖੁਦ ਖੁਦ ਤਾਂ ਉਹਨੇ ਥੋੜਾ ਜਾ parlor ਖੋਲ ਰੱਖਿਆ ਹੈ ਨਾ parlor ਵੀ ਤਾਹੀਂ ਤਾਹੀਂ ਚੱਲੇਗਾ ਜੇ ਤੁਸੀਂ ਉਹਦੇ ਚ ਪਾਤਾ ਕੋਈ ਵੀ ਕੰਮ ਹੈ ਯਾ ਤਾਂ ਤੁਸੀਂ ਦੇਖੋ ਕੀ ਹਾਂ ਤੁਸੀਂ ਕਰਨਾ ਕੀ ਹੈ ਜਦ ਤੁਹਾਨੂੰ ਇਹੀ ਨੀ ਪਤਾ ਤੁਸੀਂ ਬੱਚੇ ਵੀ ਵੱਡੇ ਹੋ ਰਹੇ ਨੇ ਹੁਣ plus two plus one ਦਾ ਬੱਚਾ ਉਹਦਾ ਹੁਣ admission

ਜੋ ਇੱਕ ਸੋ ਚੋੰਤੀ ਇਹਦੇ ਤਹਿਤ ਪੜ੍ਹ ਰਹੀ ਹੈਗੀ ਆ ਉਹਦੀ

ਪੈਸਾ ਨੀ ਉੱਥੇ ਜਾਂਦਾ ਇੱਕ ਵੀ ਪੈਸਾ ਕੁੜੀ ਦਾ ਏਡੇ ਵੱਡੇ ਸਕੂਲ ਚ ਪੜ੍ਹ ਰਹੀ ਹੈ

ਤੇ ਅਮ ਮੁੰਡੇ ਦਾ ਹੈਗਾ ਮੁੰਡੇ ਦਾ ਤੁਸੀਂ ਹੁਣ ਕਹਿੰਦੀ ਹੈ ਇਹਨਾ ਨੂੰ ਕਿਹਾ ਹੋਣਾ ਮੇਰੇ ਖਿਆਲ ਤੋਂ ਇਹ ਮੈਨੂੰ ਦੱਸ ਵੀ ਨਹੀਂ ਰਹੇ ਲੜਾਈ ਸਾਡੀ ਤਾਹੀਂ ਤਾਂ ਹੋਗੀ ਆ ਇਹਨਾ ਨੂੰ ਕਿਹਾ ਮੈਨੂੰ ਦੱਸੋ ਤਾਂ ਸਹੀ ਕਹਿੰਦੇ ਯਾਰ ਸੋ ਜਰੂਰਤ ਹੋਏਗੀ ਉਹਨੂੰ ਉਹਨੇ ਮੰਗ ਲੈ ਫ਼ੇਰ ਕੀ ਹੋਗਿਆ ਮੈਂ ਕਿਹਾ ਫ਼ੇਰ ਜਿਹੜੇ ਮੈਂ ਦਿੱਤੇ ਨੇ ਉਹ ਦੇਦੋ ਮੈਨੂੰ ਵਾਪਿਸ

ਯਰ ਉਹੀ ਗੱਲ ਹੈ ਨਾ ਭਰਾ ਤਾਂ ਕਿਹ ਦਿੰਦਾ ਭੇਣ ਦਾ ਦੇਖੋ ਹੁਣ ਅਸੀਂ ਅਸੀਂ ਚਾਹੇ ਭਰਜਾਈਆਂ ਭੇੜੀਆਂ ਬਣ ਜਾਂਦੀਆਂ ਅਸੀਂ ਸਹੀ ਗੱਲ ਉੱਤੇ ਗੱਲ ਇਹ ਨੀ ਹੈਗੀ ਉਹਨਾ ਨੂੰ ਮੈਂ ਤੁਸੀਂ ਮੰਨੋਗੇ ਨੀ ਮੇਰਾ or ਮੇਰੇ ਘਰ ਵਾਲੇ ਦਾ ਲੜਾਈ ਵੀ ਮੇਰੀ ਨਨਾਣ ਦੇ ਚੱਕਰ ਚ ਹੋਈ ਹੈ ਦੋਨਾ ਦੀ ਇੰਨੀ ਕਮਾਈ ਹੈ ਮੇਰੀ ਨਨਾਣ or ਨਨਾਣ ਭਈਆ ਦੀ ਲੇਕਿਨ ਉਸ ਜਨਾਨੀ or ਆਦਮੀ ਦਾ ਧਿਆਨ ਮੇਰੇ ਮਤਲਬ ਸੋਹਰਿਆਂ ਦੀ FD ਦੇ ਵਿੱਚ ਹੈਗਾ ਵੀ ਉਹਨੂੰ ਕਹਿੰਦੀ ਮੇਰਾ ਹਿੱਸਾ ਮਤਲਬ ਆਪ ਨੀ ਕਹਿੰਦੀ ਆਪ ਕਹੇਗੀ ਤਾਂ ਭੇੜੀ ਮੰਨੇ ਗਈ

ਕਹਿਲਵਾ ਘਰ ਵਾਲੇ ਕੋਲੋਂ ਰਹੀ ਹੈ ਜਿਹਦਾ ਕੁਝ ਬਣਦਾ ਹੈ ਨੀ logic ਤੇ ਮੈਂ ਕਹਿਣੀ ਹਾਂ ਤੇ ਫ਼ੇਰ ਇਹ ਮੈਨੂੰ ਭੇੜਾ ਕਹਿੰਦਾ ਵਈ ਉਹੀ ਸਹੀ ਹੈ ਤੂੰ ਗਲਤ ਹੈ

ਮੈਂ ਉਹੀ ਤਾਂ ਸਮਝ ਨੀ ਪਾ ਰਹੀ ਕਿਉਂਕਿ ਇਹ ਲੋਕ ਨਾ ਇਸ ਚੀਜ਼ ਦਾ ਫਾਇਦਾ ਚੱਕਦੇ ਨੇ ਕੀ ਦੋਨਾ ਦੀ bounding ਨਹੀਂ ਹੈਗੀ

ਨਹੀਂ ਹੈਗੀ ਹੁੰਦੀ ਹੈ ਖਰਾਬ ਕੀਤੀ ਜਾਂਦੀ ਹੈ ਸ਼ੁਰੂ ਤੋਂ ਬਸ ਉਹਦੇ ਖਿਲਾਫ਼ ਖਰਾਬ ਭਰ ਭਰ ਕੇ ਤੇਰੀ ਜਨਾਨੀ ਨੇ ਏਵੇਂ ਕੀਤਾ ਕਿਉਂਕਿ ਉਹ ਬਚਪਨ ਬਚਪਨ ਦਾ ਖੂਨ ਹੈ ਤੇ ਉਹਦੀ ਗੱਲ

ਹੈਂ ਉਹਦੀ ਗੱਲ ਸਹੀ ਲੱਗੇਗੀ ਬਾਹਰੋਂ ਆਈਏ ਆਏ ਆਂ ਨਾ ਸਾਡੀ ਗੱਲ ਸਹੀ ਹੁੰਦੇ ਵੀ ਗਲਤ ਲੱਗੇ ਗੀ ਬਾਹਰੋਂ ਆਏ ਨੇ ਯਾਰ ਹੁਣ ਇਹ ਵੀ ਦੇਖੋ ਥੋਡੇ ਨਾਲ ਕਿੰਨੇ time ਤੋਂ ਰਿਹ ਰਹੇ ਨੇ ਬੜੇ time ਤੋਂ ਰਿਹ ਰਿਹਾ ਬੰਦਾ ਇਹ ਵੀ ਦੇਖੇ ਨਾ ਵੀ ਹਾਂ ਵੀ ਇਹਨੇ ਮੇਰਾ ਸਾਥ ਕਿੱਥੇ ਕਿੱਥੇ ਦਿੱਤਾ

ਬਾਪ ਨੀ ਖੜੇ ਹੁੰਦੇ ਉੱਥੇ ਜਨਾਨੀ ਖਦੀ ਹੁੰਦੀ ਹੈ ਇਹ ਸੋਚਣਾ ਹੀ ਨੀ ਜਦੋਂ ਬਿਮਾਰੀ ਪੈਣੀ ਹੈ ਜਦੋਂ ਕੋਈ ਦਿੱਕਤ ਪੈਣੀ ਹੈ ਤਾਂ ਜਨਾਨੀ ਤੇ ਜਦੋਂ ਬਈ ਉਹਨਾ ਨੂੰ ਲੋੜ ਪੈਣੀ ਤੇ ਜਨਾਨੀ ਨੂੰ ਪਰਾਂ ਧੱਕਾ ਮਰਦੋ ਉਹ ਸਹੀ ਵੀ ਕਰੇਗੀ ਕੀ ਇਸਦੇ ਨਾਲ ਤੁਹਾਡਾ ਹੀ ਗਲਤ ਹੋਵੇਗਾ ਠੋਕਰ ਖਾ ਕੇ ਵੀ ਸਮਝ ਨੀ ਆਉਂਦੀ ਇਹ ਚੀਜ਼

ਸਕਦੀ ਮੈਨੂੰ ਇਹ ਗੱਲ ਇਸ ਗੱਲ ਦਾ ਇੰਨਾ ਗੁੱਸਾ ਆਇਆ ਪਿਆ ਤੇ ਇਹ ਮੇਰੇ ਮੈਂ ਇਹਨਾ ਨੂੰ ਕਹਿੰਦੀ ਹਾਂ ਪਤਾ ਇਹ ਮੈਨੂੰ ਕੀ ਕਹਿੰਦੇ ਤੂੰ ਇੱਕ ਗੱਲ ਨੂੰ ਰਬੜ ਵਾਂਗੂ ਖਿੱਚੀ ਜਾਂਦੀ ਹੈ ਇਹ ਮੈਂ ਸਮਝ ਸਕਦੀ ਹਾਂ ਕਿਉਂਕਿ ਮੇਰੇ ਨਾਲ ਇਹ ਬੀਤ ਚੁੱਕੀ ਹੈ or ਬੀਤ ਰਹੀ ਹੈ ਤਾਂਕਿ ਮੈਂ ਤੁਹਾਡੀ ਪੂਰੀ ਗੱਲ ਨੂੰ ਸਮਝ ਸਕਦੀ ਹਾਂ or ਸਮਝ ਰਹੀ ਹਾਂ ਤੁਸੀਂ ਕੀ ਕਹੋਗੇ

modern environment ਚ ਪਲ ਲਈਏ ਜਿਹੜੇ gents ਨੇ ਇਹ ਆਪਣਾ ਸਨ ਸੰਤਾਲੀ ਦਾ ਛੋੜ ਹੀ ਨੀ ਸਕਦੇ ਪਤਾ ਨੀ ਯਰ ਮੈਨੂੰ ਇਹ ਨੀ ਸਮਝ ਆਉਂਦਾ ਤੁਸੀਂ ਆਪਣੇ ਘਰ ਖੁਸ਼ ਹੋ ਆਪਣੇ ਆਦਮਿਆਂ ਨੂੰ ਤੁਸੀਂ ਦੂਜਿਆਂ ਦੀ ਸੁਣਨ ਨੀ ਦਿੰਦੇ ਉਹਨਾ ਦੀ ਆਪਣੀ ਨਨਾਣ ਨੂੰ ਤੁਸੀਂ ਦੋ ਸੋ ਦੋ ਸੋ ਰੁਪੇ ਦੇਕੇ ਤੋਰ ਦਿੰਨੇ ਹੋ ਇੱਥੇ ਸੋਚਦੇ ਹੋ ਕੇ ਸਾਨੂੰ ਦੋ ਹਜ਼ਾਰ ਵੀ ਘੱਟ ਨੇ

ਇਹਦੀ ਯਾਰ mentality ਵੀ ਮੈਂ ਤਾਂ ਖੁਦ ਹੇਰਾਨ ਹੁੰਦੀ ਹਾਂ ਕਿੱਦਾਂ ਦੀ ਹੈਗੀ ਆ ਕਿੱਦਾਂ ਦੀ ਨਹੀਂ ਹੁਣ ਅਸੀਂ ਵੀ ਕਿਸੇ ਦੀ ਭਰਜਾਈ ਨਣਦਾ ਹੈਗੀਆਂ ਅਸੀਂ ਤਾਂ ਕਿਸੇ ਨੂੰ disturb ਕਰਦੇ ਹੈਗੇ ਕੇ ਹਾਂ ਸਾਨੂੰ ਇਹ ਦਵੋ ਸਾਨੂੰ ਇਹ ਦਵੋ

ਹਾਂ ਉਹ ਤੇ ਹੈ ਹੀ ਹੈ ਭਰਜਾਈ ਜੀ ਉਹ ਤੇ ਗੱਲ ਹੈਗੀ ਹੈ ਪਰ ਮੈਂ ਉਹੀ ਤੇ ਕਹਿਣੀ ਹਾਂ ਤੁਹਾਨੂੰ ਮਾਂ ਪਿਓ ਨੇ ਵਿਆਹਾ ਹੈ ਜਿਸ ਆਦਮੀ ਨਾਲ ਪੈਸੇ ਦੇ ਦੁਕੇ ਸਭ ਕੁਝ ਕਰਾ ਕੇ ਪੈਸੇ ਵਾਲਿਆਂ ਨਾਲ ਵੀ ਤੇ ਇੰਨੀ ਸਾਰੀ ਜਿੰਦਗੀ ਜੀ ਬੈਠੇ ਹੋ ਤੇ ਹੁਣ ਤੁਹਾਨੂੰ ਲੱਗਦਾ ਹੁਣ ਅਸੀਂ ਹਲੇ ਵੀ ਉੱਥੋਂ ਵੀ ਕਮਾ ਲਈਏ ਮਤਲਬ ਪੇਕਿਆਂ ਨੂੰ ਤੁਸੀਂ ਛੱਡਣਾ ਹੀ ਨਹੀਂ ਕਮਾਈ ਵਾਰੇ ਉਹ ਤੁਹਾਨੂੰ ਤਾਂ ਵੀ ਸਾਰੀ ਉਮਰ ਦੇ ਹੀ ਰਹੇ ਨੇ ਅੱਜ ਅੱਜ ਮੈਂ ਵੀ ਨਨਾਣ ਹਾਂ ਕਿਸੀ ਦੀ ਤੇ ਮੇਰੀ ਵੀ ਮਾਂ ਕਹਿੰਦੀ ਹੈ ਤੂੰ ਲੈ ਮੇਰੇ ਕੋਲੋਂ ਜਦੋਂ ਮਰਜ਼ੀ ਮੈਂ ਕਹਿੰਦੀ ਹਾਂ ਨਹੀਂ ਮਾਂ ਤੇਰੀ ਭਰਜਾਈ ਆ ਗਈ ਆ ਸਾਡੀ

ਮੈਂ ਤੇਰੇ ਅੱਗੇ ਹੱਥ ਅੱਡ ਦਾ ਤੂੰ ਮਰਜ਼ੀ ਨਾਲ ਖੁਸ਼ੀ ਨਾਲ ਮੇਰਾ ਭਰਾ ਜੋ ਮਰਜ਼ੀ ਦੇਣ ਮੈਂ ਹੱਥ ਅੱਡਣਾ ਹਾਂਜੀ ਇਹ ਤਾਂ ਹੈ ਹੀ ਨਾ ਅਸੀਂ ਸੋਚਦੇ ਹਾਂ ਨਾ ਇਸ ਗੱਲ ਨੂੰ ਜੇ ਸਾਡੇ ਨਾਲ ਹੁੰਦਾ ਹੀ ਨਹੀਂ ਹੈ ਮੈਨੂੰ ਪਤਾ ਮੇਰੇ ਮੈਂ ਬਾਈ ਸਾਲ ਹੋਗੇ ਇਹਨਾ ਨੂੰ ਦਿੱਤੇ ਆਪਣੀ ਜਿੰਦਗੀ ਦੇ

ਪਰ ਇਹਨਾ ਨੂੰ ਹਜੇ ਵੀ ਸਮਝ ਨੀ ਆਈ ਕੀ ਹਾਂ ਇਹਨੇ ਕੀਤਾ ਕੀ ਹੈ ਤੇ ਹੁਣ ਵੀ ਉਹੀ ਗੱਲ ਆਉਂਦੀ ਹੈ ਇਹਨੇ ਆਹ ਕਰਤਾ ਇਹਨੇ ਆਹ ਕਰਤਾ ਵੀ ਸਾਡੀ ਜਨਾਨੀ ਠੀਕ ਹੈ ਤੁਹਾਡੇ ਆਦਮੀ ਠੀਕ ਹੈ ਅਸੀਂ ਖਰਾਬ ਹਾਂ

ਇਹ ਤਾਂ ਉਹੀ ਹੈ ਕਈਆਂ ਦੀ ਮਾਵਾਂ ਨੇ ਪਹਿਲਾਂ ਸਿਖਾਇਆ ਹੁੰਦਾ ਜੋ ਵੀ ਹਿਆ ਨਾ ਤੇਰਾ ਘਰ ਇਹ ਹੀ ਹੋਵੇ ਚਾਹੇ ਉੱਧਰ ਜਾ ਤੇਰਾ ਘਰ ਇਹੀ ਹੋਵੇ ਓਰ ਸਾਡੀ

ਤੇਰਾ ਘਰ ਤੇ ਉਹ ਹੋਵੇ ਜਿੱਥੇ ਤੂੰ ਵਿਆਹੀ ਜਾ ਰਹੀ ਹੈ ਅਸੀਂ ਉਹਦੇ ਬੱਚੇ

ਲੈ ਬੱਚਿਆਂ ਨੂੰ ਪੜਾਣਾ ਵੀ ਹੈ ਉਹਦੇ ਵਾਸਤੇ ਪੈਸੇ ਵੀ ਜੋੜਨੇ ਨੇ ਇਹ ਸੋਚਦੀਆਂ ਨੇ ਵੀ ਨਹੀਂ

ਪੈਸੇ ਮੇਰੇ ਮੇਰੇ ਪਿਓ ਦੇ ਪੈਸੇ ਵੀ ਮੇਰੇ ਮੇਰੇ ਭਰਾ ਦੇ ਪੈਸੇ ਵੀ ਮੇਰੇ ਮੇਰੇ ਆਦਮੀ ਦੇ ਪੈਸੇ ਵੀ ਮੇਰੇ ਜਿਹੜੀ responsibility ਫ਼ੇਰ ਉਹ ਭਰਜਾਈਆਂ ਦੀ ਆ ਜਾਂਦੀ ਹੈ ਪੈਸੇ ਦੇ ਮਾਮਲੇ ਚ ਉਹ ਖੜੀ ਓ ਨਹੀ ਹੈਗੀ ਘਰ ਚ ਜਦੋਂ responsibility ਰੋਟੀ ਬਣਾਉਣ ਦੀ ਚਾਰ ਬੰਦਿਆ ਦੀ ਖਾਤਰਦਾਰੀ ਕਰਨ ਦੀ ਆ ਜਾਂਦੀ ਆ ਫ਼ੇਰ ਭਰਜਾਈ ਤੁਸੀਂ ਦੇਖਣਾ ਸੀਗਾ ਪੈਸਿਆਂ ਦੇ ਮਾਮਲੇ ਚ ਅਸੀਂ ਖੜੇ ਹੈਗੇ ਹਾਂ ਤੁਸੀਂ ਕਿਉਂ tension ਲੈਂਦੇ ਹੋ

tension ਲੈਂਦੇ ਹਾਂ ਜਦੋਂ ਅਸੀਂ ਬੱਚੇ ਵਿਆਉਣੇ ਆਂ ਤਾਂ ਤੁਸੀਂ ਹੱਥ ਖੜੇ ਕਰ ਦੇਣੇ ਨੇ ਉਹਨੂੰ ਕੋਈ ਫਰਕ ਨੀ ਪੈਂਦਾ ਜੀ ਉਹ ਤਾਂ ਚਾਹੁੰਦੇ ਨੇ ਅੱਜ ਕੱਲ ਦੇ ਭੇਣ ਭਰਾ ਉਹ ਨੀ ਪਹਿਲਾਂ ਵਾਲੇ ਨੀ ਹੈਗੇ ਕੀ ਹਾਂ ਜਿਹੜੇ ਸੋਚਦੇ ਸੀ ਸਾਡੇ ਘਰ ਦੀ ਇੱਜਤ ਹੈਗੀ ਆ ਇਹ ਉਹ ਹੁਣ ਨੀ ਹੈ ਹੁਣ ਤਾਂ ਬਸ ਬੰਦਾ ਸੋਚਦਾ ਕੀ ਜੋ ਮਰਜ਼ੀ ਹੈ ਪੈਸਾ ਮੈਨੂੰ ਮਿਲਜੇ ਰਿਸ਼ਤਾ ਰਹੇ ਨਾ ਰਹੇ ਕੋਈ ਚੱਕਰ ਹੀ ਨੀ ਹੈਗਾ ਹਾਂ ਇਹ ਤਾਂ ਹੈ ਹੀ ਬਿਲਕੁਲ ਸਹੀ ਗੱਲ ਹੈ ਕੋਈ ਝੂਠ ਨਹੀ ਹੈ ਬਸ ਓਵੀੰ ਹੁਣ ਨਾ ਰਿਸ਼ਤੇ ਪਹਿਲਾਂ ਵਾਲੇ ਰਹੇ ਵੀ ਨੀ ਹੈਗੇ ਪਹਿਲਾਂ ਦੇ ਦੇਖੀ ਸਾਡੇ ੩ਅਮ ਭੂਆ ਅਮ ਦਾਦਾ ਦਾਦੀ ਕਿਵੇਂ ਸੀਗੇ

ਚਾਰ ਉਹ ਹਾਂ ਕਿੰਨਾ ਪਿਆਰ ਹ੍ਹੁੰਦਾ ਸੀਗਾ ਅੱਜ ਦੇ time ਤਾਂ ਬਸ ਇੱਕ ਮਤਲਬ ਇੱਕ formality ਚ ਆ ਚਲ ਰਹੀ ਹੈ ਹਰ ਰਿਸ਼ਤਾ ਨਾ ਬਸ ਇੱਕ formality ਚ ਹੈ ਬਸ

husband wife ਇਹ ਸੋਚਦਾ ਕੇ ਮੇਰੀ ਰੋਟੀ ਪਾਣੀ ਸਾਂਭ ਰਹੀ ਹੈ ਉਹ ਹੈ ਪਹਿਲਾਂ ਵਾਲੀ ਫੀਲਿੰਗਾ ਹੁਣ ਹੈ ਨਹੀਂ ਆ ਇਹ ਤੇ ਹੈ ਹੀ ਹੈ ਇਹ ਤੇ ਸੱਚੀ ਗੱਲ ਹੈ ਮੈਂ ਕਹਿਣੀ ਹਾਂ ਜਿਹੜੀਆਂ ਬਿਲਕੁਲ ਧਿਆਨ ਨੀ ਦਿੰਦੀਆਂ ਘਰਦਿਆਂ ਉਹਨਾ ਦੀ life ਠੀਕ ਹੈ

ਹਾਂ ਉਹ ਹੈ ਵੀ ਚੰਗੀਆਂ ਨੇ ਉਹ ਫ਼ੇਰ ਘਰ ਘਰ ਵਾਲੈ ਪਾਸੇ ਵੀ ਸਹੀ ਹੈ ਤੇ ਬਾਕੀ ਵਾਸਤੇ ਵੀ ਸਹੀ ਹੈ ਦੁਨੀਆ ਵਾਸਤੇ ਵੀ ਬਹੁਤ ਸਹੀ ਹੈ ਜੀ ਹਾਂ ਕਿਉਂਕਿ ਉਹ ਚੁੱਪ ਰਹੀ ਕੇ ਪਿੱਛੋ ਸ਼ੂਰੀ ਚਲਾ ਰਹੀਅਸੀਂ ਕਲਪ ਕੇ ਉੱਚਾ ਬੋਲ ਕੇ ਭੇਦੇ ਹੋ ਜਾਂਦੇ ਹਾਂ ਹਾਏ ਨਹੀਂ ਉਹ ਆਪਣੇ ਆਦਮੀ ਨੂੰ ਅੱਗੇ ਕੀਤਾ ਹੋਇਆ

ਬੋਲਨਾ ਨੀ ਉਹਨਾ ਦੇ ਆਦਮੀ ਬੋਲਦੇ ਨੇ ਸਾਡੇ ਵਰਗੇ ਸਾਡੇ ਆਦਮੀ ਨੀ ਬੋਲਦੇ ਅਸੀਂ ਬੋਲਦੇ ਹਾਂ ਕਿਵੇਂ ਚੰਗੀਆਂ ਨੇ ਅਸੀਂ ਬੁਰੀਆਂ ਕਿਉਂ ਹਾਂ ਸੇ ਵਾਸਤੇ ਹਾਂ ਜਦ ਇੱਕ ਬੰਦਾ ਬੋਲੇਗਾ ਨੀ ਤਾਂ ਦੂਜਾ ਤਾਂ ਬੋਲੇਗਾ ਹੀ ਬੋਲੇਗਾ ਆਪਣੇ ਹੱਕ ਵਾਸਤੇ ਤਾਂ ਅਸੀਂ ਵੀ ਹੁਣ ਖੜੇ ਹੋਣਾ ਬੱਚੇ ਵੀ ਪਾਲਨੇ ਆ

ਸੁਣਿਆ ਜਾ ਸਕਦਾ ਨਹੀਂ ਸੁਣਿਆ ਜਾ ਸਕਦਾ ਬੱਚੇ ਪਾਲਨੇ ਨੇ ਬੱਚਿਆਂ ਦੇ ਵਿਆਹ ਕਰਨੇ ਨੇ ਕੱਲ ਨੂੰ ਸਾਨੂੰ ਕੋਣ ਦੇਗਾ ਹੱਥ ਅੱਡਾਂ ਗੇ ਅਸੀਂ ਵੀ ਦੇ ਕੇ ਨੀ ਖੁਸ਼ ਇੱਕ ਤੁਹਾਡੇ ਕੋਲੋਂ ਜੁਰਾਬ ਮੰਗੀ ਜਾਂਦੀ ਆ function ਵਾਸਤੇ ਉਹ ਤਾਂ ਥੋਡੇ ਕੋਲੋਂ ਦਿੱਤੀ ਨੀ ਜਾਂਦੀ ਉਹ ਤੁਸੀਂ ਕਹਿੰਦੇ ਹੋ ਸਾਰਾ ਦਾਜ ਵਰੀ ਦੇ ਇਲਾਵਾ ਵੀ ਸਾਰੀ ਜਾਇਦਾਦ ਤੁਹਾਨੂੰ ਦੇਦੋ

ਰੇਹੜੇ ਤੇ ਬੈਠੋ ਜਾ ਕੇ ਇੰਝ ਕਹਿੰਦੀਆਂ ਨੇ ਉਹਨਾ ਨੂੰ ਨੀ ਜੀ ਕੋਈ ਫਰਕ ਪੈਂਦਾ ਉਹਨਾ ਦਾ ਸਿਰ ਫੰਡਾ ਇਹੀ ਹੈ ਕੀ ਭਰਾ ਵੀ ਸਾਡੇ ਆ ਆਦਮੀ ਵੀ ਸਾਡੇ ਆ ਘਰ ਵੀ ਸਾਡਾ ਜਿਹੜਾ ਪਿਓ ਦਾ

ਕੀ ਕਰੀਏ ਸਾਡੀ ladies ਦੀ mental ਸਥਿਤੀ ਐਸੀ ਹੈ ਅਸੀਂ ਤਾਂ phone ਵਿਕ ਵੀ

entertainment ਕਰ ਰਹੀ ਹੋਵਾਂਗੀ ਉਹ ਵੀ ਗਲਤ ਹੈ ਉਹ ਇੰਝ ਲਗਦਾ ਕੇ ਸ਼ਾਇਦ ਕਿਤੇ ਪਤਾ ਨੀ whatsapp ਕਰ ਰਹੀਆਂ ਨੇ ਕਿਸੇ ਨੂੰ ਕਿਸੇ ਨੂੰ ਕੁਛ ਰ ਰਹੀਆਂ ਨੇ

ਹਾਂ ਕਿਹਾ ਹਿਆ ਪੜ੍ਹੀ ਲਿਖੀ

ਕੀ ਕੀ ਕਿੱਥੇ ਲੱਗੀ ਹੋਈ ਹੈ ਤੂੰ